ਆਯ ਟੀ ਓਸ ਨੀ ਦਸਵੀ ਦੇ ਪਰਿਖ੍ਯਾ ਏ ਤਿਯਾਰ ਕੀਤਾ ਜਦੋ ਤਕ ਸਾਕ੍ਰੇਡ ਹੇਆਰਟ ਦੇ ਸੇਹ੍ਪਾਤਿਆ ਨੀ ਨੋਵੀ ਜਮਾਤ ਪਾਸ ਕੀਤੀ ਸੇ ਓਸ ਵੇਲੀ ਤਕ ਓਹ੍ਨ ਕਿਰਣ ਬੇਦੀ ਨੀ ਦਸਵੀ ਜਮਾਤ ਜੋ ਕੀ ਮੈਟ੍ਰਿਕ ਦੇ ਪਰਿਖ੍ਯਾ ਵੇ ਪਾਸ ਕਰ ਲਾਏ ਸੇ ਹਾਂਜੀ ਜੀ ਕਿਰਣ ਬੇਦੀ ਦੇ ਆਪਾਂ ਕੈਰਿਏਰ ਦੇ ਗਲ ਕਰੀਏ ਟੀ ਓਸ ਬਰੀ ਤ੍ਵਾਨੁ ਕੁਛ ਪਤਾ ਜੀ

ਸਦਾ ਬਰਾਬਰ ਦੇ ਹੋਣ ਕਰ ਕੀ ਨਿਭਾਨ ਦਾ ਜਾਤਾਂ ਕੀਤਾ ਟੀ ਆਇਕ ਸੇਨਿਓਰ ਪਤਰਕਾਰ ਨੀ ਕਰਦੀ ਦਸ੍ਯ ਆਇਕ ਪਰ੍ਹਿਸਤ ਭੇਰ ਨੂ ਕਾਬੋ ਕਰਨ ਲਾਏ ਕਿਰਣ ਨੀ ਓਵ੍ਯਨ ਹੇ ਸਖ਼ਤ ਗਾਲਾਂ ਕਾਦੀਆਂ ਜੇਵੀ ਏਹੋ ਜਾਏ ਹਾਲਤ ਵਿਚ ਮਾਰਦ ਓਫ੍ਫਿਚੇਰ ਨੀ ਕੜਿਯਾਂ ਸੇ ਟੀ ਜਿਸ ਤਾਰੀਕ਼ੀ ਨੂ ਭੇਰਰ ਟੀ ਕਾਬੋ ਪਾਯਾ ਜਾ ਸਕੀ ਟੀ ਪਹਨਾਵਾ ਆਪਣੀ ਮਰਜ਼ੀ ਦੇ ਪੇਹ੍ਨ੍ਦੀ ਸੀਗੀ ਜਿਦਾਂ ਕੀ ਓਹਨਾ ਨੂ ਰਿਵਾਯ੍ਤੀ ਸਰ੍ਹੀ ਨਾਲ ਸ਼ਲਵਾਰ ਦੁਪਾਤਾ ਕ਼ਮੀਜ਼ ਵਿਚ ਦੇਖ੍ਯਾ ਹੋਵੀ ਯਾ ਓਹਨਾ ਨੂ ਦੇਖ੍ਯਾ ਜਾ ਸਕਦਾ ਹਾਂਜੀ ਓਹ ਪ੍ਰਦਾਨ ਮੰਤਰੀ ਦੇ ਨਾਲ ਜੇਰੀ ਬੇਥਾਕ ਵੇ ਬੇਠੀ ਸੇ ਹੈਨਾ ਹਾਂਜੀ ਓਹਨਾ ਨੂ ਆਪਣਾ ਔਰਤ ਹੋਣ ਦਾ ਲੇੰਡਿ ਰਹੀ ਔਰਤ ਹੋਣ ਦਾ ਕਟਾ ਕੋਈ ਨਹੀ ਪਿਯ ਸਗੋ ਓਸ ਲਾਹਾ ਹੇ ਮਿਲਦਾ ਰਿਯ ਆਇਕ seniorIPS ਅਦਕਾਰੀ ਨੀ ਨਾਮ ਨਾ ਛਾਪਣ ਦੇ ਸ਼ਰਤ ਵਚ ਦਸ੍ਯ ਕੀ ਉਨਿਸੋ ਤਿਹਾਤਾਰ ਦੇ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

ਸ਼ਿਸ਼ਟਾਚਾਰ ਮੁਹ੍ਮਾਮ ਨੂ ਹਿਮਾਯਤ ਨਾ ਦੇਣ ਕਰ ਕੀ ਕਿਰਣ ਬੇਦੀ ਦੇ ਰਾਜ ਕੀ ਖੁਲ੍ਯਾ ਮਾਲੋਚਨਾ ਕੀਤੀ ਗਏ ਸੇ ਓਸ ਟੀਮੇ ਟੀ ਹਾਂਜੀ ਮਤਲਬ ਅਹਿ ਵਾਜਾ ਸੇ ਕੀ ਓਹਨਾ ਨੀ ਰਾਨ੍ਹਾਰ੍ਨਾਮ ਦਿਤਾ ਟੀ ਨੇਹ੍ਰੋ ਗਾਂਧੀ ਪਰਿਵਾਰ ਦੇ ਬੇਟੀ ਰਾਹੁਲ ਨੀ ਭਾਰ੍ਸ਼੍ਤਾਚਾਰ ਵਿਰੋਧੀ ਦਾ ਦਿਹਾਂ ਸ਼ਾਮਾਰ੍ਧਨ ਕੀਤਾ ਟੀ ਇਸੀ ਲਏ ਕਿਰਣ ਬੇਦੀ ਜੇਰਾ ਖੁਲ ਕੀ ਲੋਚਨਾ ਕੀਤੀ

ਕਦੀ ਕੋਈ ਹੋਰ topic ਹੋਏ ਗਾ ਤਾ ਮੈ ਤ੍ਵਾਨੁ ਕਾਲ ਕਰਨ ਗੀ

ਸਾਸਰੀਕਾਲ ਗ ਕੀ ਹਾਲ ਹ ਹਾਂਜੀ ਸਾਸਰੀਕਾਲ ਅਸੀਂ ਟਾਕ ਵਾ ਵੜਿਆ ਤੁਸੀਂ ਦਸੋ ਕੀੜਾ ਟਾਕ ਹੋ ਹਨ ਜੀ ਵੜਿਆ ਹੋਰ ਕੀ ਕਰ ਰਹੀ ਓ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 ਆਚਾ ਆਚਾ ਅਸ ਮਤਲੂਬ project ਬਨਾਨਾ ਆ ਮੈਂ ਕਿਆ ਚਲ ਦੀਦੀ ਨਾਲ share ਕੇਰ ਲਾ ਤੋਰਾ ਜੀਆ ਹਨ ਜੀ ਹਨ ਜੀ ਬਿਲਕੁਲ ਟੀ ਕਲਪਨਾ ਚਾਵਲਾ ਬਰੀ ਦਸੋ ਗੀ ਜੇਰੀ ਪੋਲਾ ~ ਪੋਲਾਰ੍ਰੀ ਕ ਗੀ ਹਮ ਹਮ ਓਸ ਬਰੀ ਟੀ ਓਨਾ ਦਾਜਨਮ ਕਿਡੋ ਹੋਯਾ ਹਨ ਗ ਜਿਡਾ ਕਲਪਨਾ ਚਾਵਲਾ ਸਤਰ march ਉਨੀਸ ਸੋ ਭਾਟ ਡੀ ਵਿਚ ਪਾਯਦਾ ਹੋਈ ਕ ਟੀ ਇਕ ਪਾਰਟੀ ਮੂਲ ਦੀ ਅਮਰੀਕੀ ਪੋਲਾਰੀਆਂ ਆਰਤੀਆ ਟੀ ਏਅਰ੍ਸਪ੍ਕੇ engineer ਵ ਕ ਗੀ ਪੋਲਾਰ ਵਿਚ ਜਾਨ ਵਾਲੀ ਪਾਰਟੀ ਪਹਲੀ ਮੂਲ ਓਰਤ ਕ ਗੀ ਫਲੀ ਵਾਰ ਉਨੀ ਸੋ ਸਤਨ ਡੀ ਵੇਚ mission ਮਹੇਰ primary roboticopter ਅਏਮ੍ਜੋ space theartre columbia ਦੇ ਉੜਾਨ ਪਾਰੀ ਸੇ ਟੀ ਦੁਦੇ ਡੋਜੀ ਉੜਾਨ STS ਆਇਕ ਸੋ ਸਤ ਸੀ ਸੇ ਕੋਲਾਮ੍ਬੇਯਾ ਅਨ੍ਤੇਮ ਉੜਾਨ ਦੋ ਹਾਜਰ ਤੀਨ ਤੀਨ ਡੀ ਵੇਚ ਸੇ ਗੇ तय चावला जड़ो ओना दे सात साल दे मेम्ब्रा दे विच एक स्पेस सेंट्रल कोलम्बिया दाबही दे विच मरण जवाली विचुअल सी तय जा दो पराली दी मूर दाखिल दाखिले दौरान टूट गया सी आया जा दो ऐना नो डेथ होए

ਟੀ ਕਈ ਸਰਕਣ univeristy ਡੀ ਸੰਸਾਵੇਰ ਦਾ ਨਾਮ ਬ ਓਨਾ ਡੀ ਸਮਾਂ ਵਿਚ ਰਾਖਿਯਾਂ ਗਿਆ ਉਸ ਨੂ ਪਰਥ ਵਿਚ ਇਕ ਰੋਯਲ ਮੋਦੇਲ ਮਾਨਿਯ ਜਾਂਦਾ ਆ

ਟੀ ਓ ਥਾਨਿਕ ਫ੍ਲ੍ਯਿੰਗ ਲਬਾ ਵਿਚ ਗਈ ਆਏ ਟੀ ਅਪਨੀ ਪਿਤਾ ਨਾਲ ਹਾਜ੍ਜਾ ਨੂ ਦਾਖਿਯਾ ਪੰਜਾਬ ਵਿਚ ਜੇਰੀ ਕੋਲ੍ਲਾਗੇ ਪਹਾਰਤ ਤੋ ਲੈੰਡ ਇਲੇਕ੍ਟ੍ਰਿਕ ਏਨ੍ਗੀਨੀਰਿੰਗ ਦੀ ਬਚੋਲੇਰ ਓਫ ਏਨ੍ਗੀਨੀਰਿੰਗ ਦੇਗ੍ਰੀ ਹਾਸਿਲ ਕਰਨ ਤ ਬਾਅਦ ਉਨੀਸ ਸ ਬੀਸੀ ਵਿਚ Sਊਣਖ਼ ਟੀ ਰਾਜ ਅਮਰੀਕਾ ਚਲੀ ਗਈ ਅਠੀ ਹੀ ਏਅਰ Sਪਕੇ ਏਨ੍ਗੀਨੀਰਿੰਗ ਵਿਚ ਮਾਸਟਰ ਓਫ ਈਣ ਦੀ ਦੇਗ੍ਰੀ ਪ੍ਰੋਫਿਤ ਕੀਤੀ ਟੀ ਉਨੀਸ ਸੋ ਚਰਾਸੀ ਡੀ ਵਿਚ ਅਰ੍ਟਿੰਗ ਵਿਖ੍ਯ ਤੇਕ੍ਸ੍ਤੀਲੇ ਟੀ univirestry ਤਾ ਉਨਿਵੇਰ੍ਸਿਟੀ ਵਿਚੋ ਓਨਾ ਨੀ ਚਾਵਲਾ ਨੀ ਆਇਕ ਉਨੀਸ ਸੋ ਛਿਆਸੀ ਡੀ ਵਿਚ ਦੂਜੀ ਜੇਰੀ ਆ ਮਾਸਟਰ ਦੇਗ੍ਰੀ ਵ ਹਾਸਿਲ ਕੀਤੀ ਨਾ ਕੈਲੋਰਾਡੋ ਬੋਲ੍ਦਰ univistry ਓਨਾ ਨੀ ਉਨੀਸ ਸੋ ਅਤਾਸ੍ਯ ਡੀ ਵਿਚ ਆਇਰfਓਰ੍ਕੇ ਸ੍ਪਾਕੇ ਏਨ੍ਗੀਨੀਰਿੰਗ ਵਿਚ ਫੜ ਵ ਕਰ ਲੀਏ ਕ ਆਚਾ ਆਚਾ

ਜਤੀ ਉਸ ਨੀ ਲਾਮ੍ਕਾਰਿਜਾਂ ਸ਼ੋਰਟ ਤਾਕੇਓਫ਼ short take of ਟੀ leanding ਟੀ compeotation carod dynamics ਖੋਜ ਕੀਤੀ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 ਅਸੀਂ ਖੂਜ ਗਿਆ ਨਾਈ ਕ ਜੋ ਕਈ ਸਰਿਯਾਂ ਸੰਸ੍ਯ੍ਵਾ ਨੂ ਖਿਲੋੰ ਡੀ ਮਿਲਾਤਿਓਂ ਵਹਿਚ ਮਾਹਰ ਜੋ ਕੀ ਮਹੇਰ ਹੀਨ ਉਨਾ ਵੇਚੁ ਟੀ ਸੇ ਟੀਨ ਚਾਵੇਲਾਂ ਕੋਲ single ਟੀ multi engine ਜਹਾਜ਼ ਟੀ ਸਮੁੰਦਰੀ ਜਹਾਜ਼ ਟੀ ਘ੍ਲਾਦੇਯਾਂ ਲੈ ਹਵਾਈ ਜਹਾਜ਼ਾਂ ਟੀ ਘ੍ਲਾਦੇਯਾਂ ਲੈ ਟੀ ਵਾਫਾਰਿਕ pilot licence instructor rating ਟੀ ਅਪ੍ਰੈਲ ਉਨੀਸ ਸੋ ਏਛੁਨ੍ਵਾਯ ਡੀ ਵਿਚ ਅਮਰੀਕੀ

ਟੀ ਓ ਮਾਰਚ ਉਨੀਸ ਸੋ ਪਾਚੰਵਾਯ ਵਹਿਚ ਕੋਆਰ ਵਿਚ ਸ਼ਾਮਿਲ ਹੋਈ ਟੀ ਉਨੀਸ ਸੋ ਸਤੁਨ੍ਵ੍ਯ ਵਿਚ ਓਨਾ ਨੂ ਪਹਲੀ ਉਰਾਂ ਸੁਨੀ ਗਈ ਕ ਹਾਂਜੀ ਹਮ ਟੀ ਜੇਰੀ ਛੁਲ੍ਪਾਨਾ ਦਾ ਹਿਸਾਬ ਲੀਏ ਟੀ ਪਹਲਾ ਪੋਲਟ ਕ ਗਾ

ਟੀ ਜਸ ਨੀ ਸਪੇਸ ਸਤਲ ਕੋ ਲਾਮ੍ਬਿਆ ਦੀ ਉਰਾਂ ਐਸੀ ਏਇਘ੍ਤ੍ਯ ਸੇਵੇਨ ਨੂ ਉਰਾਯਾ ਕ ਹਨਾ ਟੀ ਚਾਵਲਾ ਪੋਲਟ ਵਿਚ ਚਾਲਾਂ ਵਲੀ ਪਹਲੀ ਬਰਤੀ ਕ ਓਰਤ ਕ ਟੀ ਉਸ ਨੀ ਪੋਲਟ ਡੀ ਜੇਰੀ ਪਾਰੇਯ੍ਹਤ ਸਫ਼ਰ ਦੋਰਾਨ ਆ ਸ਼ਬਦ ਵ ਬੋਲੀ ਕ ਜੇਵੀ ਤੁਸੀਂ ਆਪਣੀ ਅਕ਼ਾਲ ho ਹਨਾ ਆ ਸ਼ਰਦ ਵ ਬੋਲੀ ਕ ਹਨ ਜੀ ਟੀ ਉਸ ਨੀ ਤੈਰਤੀ ਡੀ ਦਾਵਾਲ੍ਯ ਦੋ ਸੋ ਬਵੰਜਾ ਵਾਰ ਦਸ ਪੋਇੰਟ ਕਰਾਹਟ ਮਿਲਿਓਂ ਵੇ ਕਿਲੋਮੀਟਰ ਦੀ ਆਤ੍ਰਾ ਵ ਕੀਤੀ

ਸੋਲਾ ਕੇੰਟੀ ਬੇਟੇ ਸੁਨ ਟ ਟੀ FPS ਏਇਘ੍ਤ੍ਯ ਸੇਵੇਨ ਡੀ ਦੋਰਾਨ ਉਰ੍ਤ੍ਪਾਰ੍ਤਾਲ੍ਸ ਸੇਤ੍ਤ੍ਲੇਲਿਘ੍ਤ ਨੂ ਤ੍ਯ੍ਨਤ ਕਰਨ ਲੈ ਜੀ ਜ਼ਿਮ੍ਯ੍ਵਰ ਕ ਜੋ ਖਰਾਬ ਹੋ ਗਿਆ ਕ ਟੀ ਵੇਸ੍ਤ੍ਰੁਮ ਕਾਰਤ ਟੀ ਤਕ ਤਾਕਿਓ ਦੋਨੀਸ ਵਾਰ ਸੈਤਾਲੀਤੇ ਨੂ ਹਾਸਿਲ ਕਰਨ ਲੀਏ ਆ ਸਪੇਸ ਵੋਲਕ ਦੀ ਲੋਆਦ ਕ ਟੀ ਪੰਜ ਮੀਨੀ ਦੀ ਨਾਸਾ ਦੀ ਝਾਤ ਟੀ ਸੋਫਟਵੇਅਰ ਇੰਟਰਫੇਸ ਵਿਚ ਤ੍ਰੁਤਿਆ ਦੀ ਪੋਹ੍ਚਨ ਕਰ ਕ ਚਾਵਲਾ ਨੂ ਬਾਰੀ ਕਰ ਦਿਤਾ ਗਿਆ

ਆਚਾ ਜੇਰਾ ਕਲਪਨਾ ਵਿਚ ਦੂਜਾ ਪੋਲਟ ਕ ਗਾ ਮਿਸ਼ਿਓਂ ਟੀ ਓਨਾ ਦੀ ਜਰੀ ਮੂਰਤ ਕ ਹਨ ਜੀ ਕਿਡੋ ਹੋਈ ਕ ਹਨ ਜੀ ਓਨਾ ਦਾ ਜੇਵੇ ਕ ਸਤਸ ਆਇਕ ਸੋ ਸਾਥ ਆ ਟੀ ਫਾਚੇਸੇਤਾਲ ਕੋਲੰਬਿਆ ਤਬਾਹੀ ਕਹਾ ਜਾਂਦਾ ਓਨੁ ਟੀ ਅਕਤੂਬਰ ਦੋ ਹਜ਼ਾਰ ਆਇਕ ਵਿਚ ਸਪਸ ਆਇਕ ਸੋ ਸਾਥ ਦਾ ਤਾਰਾਲਕ ਅਦਲ ਜਰਾ ਕ ਗਾ ਟੀ ਕਬੀ ਤੋ ਸੱਜੀ ਮਤਲਬ ਪੂਰਾਪਾਤੀ ਕਲਾਰਾਕ਼ ਕੋਮ੍ਪਾਨਾ ਚਾਵਲਾ ਏਡ੍ਰੇਸ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 ਹਨ ਜੀ ਇਸ ਮਿਸ਼ਿਓਂ ਸਰਨੀ ਡੀ ਸਮਾਂ ਸਾਰਣੀ ਡੀ ਵਾਦਾ ਵਿਚ ਟੀ ਤਕਨੀਕੀ ਸਮਾਸ੍ਯਾਵਾ ਜੀਵੀ ਜੁਲਾਈ ਦੋ ਹਜ਼ਾਰ ਦੋ ਵਿਚ ਸਟੂਲ ਏਨ੍ਗੀਨੇ ਡੀ ਪਰ ਪਰ੍ਵਾਲੇੰਰਾ ਵਿਚ ਤਾਰੇਯ੍ਰਾਂ ਦੀ ਖੂਜ ਡੀ ਚੁਣ ਵਾਲ ਵਾ ਵਾਡੀਰੀ ਹੋ ਰਹੀ ਕ ਟੀ ਸੋਲਾ ਜਾਂਦੀ ਦੋ ਹਜ਼ਾਰ ਤੀਨ ਨੂ ਚਾਵਲਾ ਆਂਥ ਵਿਚ ਮਾਰੀ ਕਿਸਮਤ ਵਲੀ ਅਸੀਂ ਅਸੀਂ ਸਾਥ ਮਿਸ਼ਿਓਂ ਟੀ ਫਾਚੇਤੁਰਲ ਕੋਲੰਬਿਆ ਟੀ ਸਵਾਰ ਹੋ ਕ ਪੋਲਟ ਵਿਚ ਵਾਪਿਸ ਪਾਰ੍ਟਿਯ ਟੀ ਚਾਲਾਕ਼ ਦਲ ਡੀ ਤੈਰਤੀ ਆ ਟੀ ਪੋਲਟ ਵ ਗਿਆ ਨਾਤੀਰ ਤਕ ਵ ਕ੍ਨੋਵ੍ਲਾਗੇ ਵ ਕਾਸ੍ਟ ਕੋਲਾਰੀ ਅਰ੍ਤੀਯ ਦੀ ਸੇਯ੍ਹਤ ਆ ਤ੍ਯ੍ਖਾਰੁਕ੍ਯ ਦੀ ਬੀਨ ਕਰ ਲੀ ਅਲਗ ਪਰ ਅਸੀਂ ਪੇਰ੍ਯੂਬ ਵ ਕੀਤੀ ਗਾਏ ਕ ਆਚਾ ਟੀ ਜੇਰਾ ਕਲਪਨਾ ਚਾਵਲਾ ਦਾ ਨਿਜੀ ਜੀਵਨ ਕ ਗਾ ਊਸ ਬਰੀ ਤੋਰਾ ਦਸੋ ਗੀ ਹਨ ਜੀ ਦੋ ਦਿਸੰਬਰ ਉਨੀਸ ਸੋ ਤਰਸੀ ਨੂ ਜਿਡਾ ਕਲਪਨਾ ਚਾਵਲਾ ਦਾ ਵਿਆ ਇਕੀਸ ਸਾਲ ਦੀ ਉਮਰ ਵਿਚ ਜੀਨ piarey ਹੇਆਡੀਸੁਨ ਨਾ ਹੋਯਾ ਕ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 ਓਰ ਉਸ ਨੀ ਇਨਕਾਰ ਕੇਰ ਦਿਤਾ ਕ ਕ ਓ ਆਪਣੀ ਜ਼ਿੰਦਗੀ ਨੂ ਨਿੱਜੀ ਰ੍ਕਨਾ ਚਾਹੰਦਾ ਕ ਓ ਹੋਣ ਉਸ ਨੀ ਸਾਫ਼ ਤੋਰ ਟੀ ਮਨਾ ਕੇਰ ਦਿਤਾ ਕ ਓ ਕੋਈ ਵ ਆ ਫਿਲਮ ਯਾ ਕ ਨਾਈ ਬਨਾਏ ਗਾ ਏਯ੍ਨਾ ਬਰੀ ਆਚਾ ਆਚਾ ਹਨ ਜੀ ਟੀ ਜੇਰੀ ਕਾਲਪਨ ਵਿਚ ਆ ਆ ਸਬ ਸਬ੍ਯਾਚਾਰ ਵਿਚ ਜਰਾ ਕ ਗੀ ਓਉਸ ਬਰੀ ਤੋਰਾ ਦਸੋ ਗੀ

ਪ੍ਰੋਪ੍ਤਿਯਾਂ ਨੂ ਸਰ੍ਫ੍ਯ ਟੀ ਆ ਏਪਿਸੋਦੇ ਬਨਯ ਗਾ ਪੋਰ ਜਿਡੀ ਵਿਚ ਕ ਹਨ ਜੀ ਓਨਾ ਨੀ ਪੂਰੀ ਤਰਹ ਡੀ ਨਾਲ ਇਕ ਏਪਿਸੋਦੇ ਬਣਾ ਕ ਓਨਾ ਦੀ ਨਿਜੀ ਜਿੰਦਗੀ ਨੂ ਨਾਈ ਤਾ ਲੋ ਕੁਮ ਓਨਾਂ ਦਾ ਰੇਯ੍ਹਾ ਹਨਾ ਉਸ ਬਰੀ ਪੂਰੀ ਦੇਤੈਲ ਵਿਚ ਇਕ ਛੋਟਾ ਜੀਆ ਏਪਿਸੋਦੇ ਬਨਯ ਗਿਆ ਆ ਨਤਿਓਨਲ ਜੇਓਗ੍ਫਾਰਿਕ ਚੈਨਲ ਵਾਲੋ ਹਨ ਜੀ ਆਚਾ ਆਚਾ ਕ ਮਤਲਬ ਓਨਾ ਨੀ ਜੇਰੀ ਨਾਈ ਕੀਤੀ ਕ ਗੀ ਟੀ ਓ ਨਾਈ ਨਾਈ ਅਲਗ ਚੈਨਲ ਬਣਾ ਲਿਆ ਕ ਗਾ ਹਨਾ ਹਾਂਜੀ ਹਾਂਜੀ ਬਿਲਕੁਲ ਆਚਾ ਟੀ ਓ ਜੇਰੀ ਕਲਪਨਾ ਚਾਵਲਾ ਏਨੀ ਕਾਫੀ ਬੋਆਰਡ ਪੀ ਲਿਖਤੀ ਹੈਂ ਹਨਾ ਹਨ ਜੀ ਓਨਾ ਨੂ ਮਾਰੀ ਨੂ ਪਰਾਂਠ ਓਨਾ ਨੂ

congress nation space medal of honor NASA space flight medal ਟੀ distict to glaceon service medal ਕੀਤਾ ਗਿਆ ਕ ਜੋ ਕ ਕਾਫੀ ਵਡੀ ਕੈਯ੍ਰੁਰ ਡੀ ਏਕ੍ਸਟ੍ਰਾ ਨਾਤੇ ਜਾ ਕ NASA ਦਿਤੀ ਜਾਨ੍ਡੀਯ ਨੀ ਹੇਯ੍ਗ੍ਯ ਨਾ ਹਨ ਜੀ ਓ ਓਨਾ ਨੂ ਹ੍ਮ੍ਹਾਹਾ ਮੇਦੋਲ ਡਟੀ ਆ ਅਵਾਰਡ ਕਹ ਸਕ ਡੀ ਆ ਅਪਾ ਜੇਰੀ ਕ ਓਨਾ ਨੂ ਦਿਤੀ ਗੇ ਕ ਗੀ ਹਨ ਜੀ ਕ ਕ ਹਨ ਜੀ ਮਿਸ਼ਿਓਂ ਓਨਾ ਡੀ ਦੋ ਹੀ ਕ ਕਾਫੀ ਅਵਾਰਡ ਕ ਹੋਣਾ ਡੀ ਹਨ ਜੀ ਮਿਸ਼ਿਓਂ ਓਨਾ ਦੋ ਹੀ ਕ ਹਨ ਜੀ ਫੁਟ ਭਟ ਤਾਰਿਕ਼ੀ ਨਾ ਓਨਾ ਨੀ ਹੇਰ ਇਕ ਚੀਜ਼ ਟਾਕ ਟਾਕ ਨੂ ਹੈੰਡਲ ਕੀਤਾ ਜਦ clare ਕੀਤਾ ਹਨ ਗ ਜੋ ਕੀ ਕਹ ਸਕ ਡੀ ਆਂ ਮਤਲਬ ਹੋਣਾ ਦਾ ਸੁਰੂ ਤੋ ਅਯਸ ਚੀਜ਼ ਦਾ ਸ਼ੋਕ਼ ਕ ਗਾ ਨਾ ਅਪਨੀ ਪਿਤਾ ਨਾਲ ਜਾਂਦੀ ਕ ਗੀ

ਬਿਲਕੁਲ ਬਿਲਕੁਲ ਹਨ ਗ ਟੀ ਐਸ ਲੀਏ ਏਨਾ ਡੀ ਹਨਾ ਵਾਦ੍ਯੀਆਂ ਹੀ ਗਿਆ ਨੀ ਪ੍ਰੋਪ੍ਤਿਯਾਂ ਕਹ ਸ੍ਕ ਡੀ ਜੋ ਕੀ ਖੋਜ ਵ ਕਹ ਸਕਦੀ ਡੀ ਓਨਾ ਨੂ ਹਨ ਜੀ

ਹੋਣ ਟੀ ਆ ਹੀ ਹੋ ਸਕਦਾ ਵਿਚ ਹੋਰ ਤਾ ਕੋਈ ਖਾਸ ਹਾਨੀ ਆ ਟੀ ਈਯ ਹੀ ਏਡੀ detail ਹਨ ਜੀ ਦੇਤੈਲ ਡੀ ਵ main main points ਪੋਇੰਟ ਮੈਂ ਮੈਂ ਪੋਇੰਟ ਲਿਖ ਸਕ ਡੀ ਆ ਤੁਸੀਂ ਏਯੰਡੀ ਵਿਚ ਲਿਖ ਸਕ ਦੀਯ ਓ ਹਨ ਗ ਜਾਵੇਯਨ cariour ਹੋ ਗਯਾ ਫਲਾ ਪੁਹਾਰ ਹੋ ਗਯਾ mission ਹਮ ਹਨ ਜੀ ਹਨ ਜੀ ਹਨ ਜੀ ਹਨ ਜੀ ਹਨ ਜੀ ਬਿਲਕੁਲ ਹਮ ਆ ਤੁਸੀਂ ਆ ਦੇ ਵਿਚ ਲਿਖ੍ਦਿਓ ਪੋਇੰਟ੍ਸ ਟੀ ਤਾਦਾ topic clare ਟੋਪਿਕ ਕਲੇਅਰ ਹੋ ਗਈ ਗੋ ਇਥੋਂ ਨਾ ਹਨ ਜੀ ਹਮ

ਬਸ ਸੁਰੂਆਤੀ ਹੋਰ ਕੋਈ ਹੋਯਾ ਤਾ ਦਸ ਦਿਓ ਮਿਨੋ ਆਪਾਂ ਓ ਦੇ discuss ਗਾ ਨਾ ਅਗਰ ਕੋਈ ਜ਼ਰੋਰਤ ਹੋਈ ਤਾਂ ਹਨ ਜੀ ਹਨ ਜੀ ਠੇਆਕ ਆ ਗੀ ਹਮ ਕੋਈ ਨੀ ਮੈਂ ਤਨੁ ਨਾ ਅਗਰ ਕੋਈ ਹੋਰ ਟੋਪਿਕ ਹੋਆਯ ਗਾ ਮੈਂ ਤਨੁ ਕਾਲ ਕਰਨ ਗਿਣ ਹਨ ਹਨ ਬਿਲਕੁਲ ਕੋਈ ਗਲ ਨਾਈ ਤੁਸੀਂ ਮੀਨੁ ਦਸ ਦਿਉ ਜਾਦੂ ਕੋਈ ਹੋਰ ਜ਼ਰੋਰਤ ਹੋਈ ਤਾਂ ਠੇਆਕ ਹੈ ਨਿੱਕੀ ਹਨ ਜੀ ਗ okay

Hello madam ਮੈਂ ABC Telecom ਤੋਂ ਸਤਵਿੰਦਰ ਗੱਲ ਕਰ ਰਿਹਾ ਹਾਂ, ਮੈਂ ਤੁਹਾਡੀ ਕਿਸ ਤਰ੍ਹਾਂ ਸਹਾਇਤਾ ਕਰ ਸਕਦਾ ਹਾਂ? ਤੁਹਾਡੀ network ਦੀ ਸਮੱਸਿਆ ਹੋਵੇ balance ਕੱਟਿਆ ਹੋਵੇ recharge ਬਾਰੇ ਜਾਣਕਾਰੀ ਹੋਵੇ ਨਵੇਂ connection ਬਾਰੇ ਜਾਣਕਾਰੀ ਹੋਵੇ, ਪੁਰਾਣੇ connection ਦੇ ਵਿੱਚ ਨਵਾਂ recharge ਬਾਰੇ ਜਾਣਕਾਰੀ ਹੋਵੇ number port ਕਰਵਾਉਣਾ ਹੋਵੇ,

ਸਤਿਵਿੰਦਰ ਸਿੰਘ madam

ਹਾਂਜੀ madam ਤੁਹਾਡੀ ਪੂਰੀ ਸਹਾਇਤਾ ਕੀਤੀ ਜਾਵੇਗੀ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸੁੱਭ ਨਾਮ ਜਾਣਨਾ ਚਾਹਾਂਗਾ, ਤੇ ਤੁਹਾਡਾ registered mobile number

ਇੱਕ ਮਿੰਟ ਇੱਕ ਮਿੰਟ ਆਰਾਮ ਨਾਲ madam ਚੁਰਾਨਵੇਂ ਅੱਗੇ ਕਿੰਨਾ ਤਰਾਨ~ ਬਾਨਵੇਂ, ਹਾਂਜੀ ਠੀਕ ਹੈ zero

Hold ਤੇ ਬਣੇ ਰਹਿਣ ਲਈ madam ਤੁਹਾਡਾ ਬਹੁਤ ਬਹੁਤ ਧੰਨਵਾਦ, ਮੈਂ ਤੁਹਾਡੀ number ਦੀ ਜਾਂਚ ਕੀਤੀ ਹੈ ਤੇ ਮੈਨੂੰ madam ਤੁਸੀਂ ਇੱਕ ਜਾਣਕਾਰੀ ਦਿਓ ਕਿ ਇਹ number ਕਿਸਦੇ ਨਾਮ ਤੇ ਹੈ ਤੇ ਕਿਹੜੇ ਦਸਤਾਵੇਜ਼ ਲਏ ਦਿੱਤੇ ਸੀ ਤੁਸੀਂ retailer ਨੂੰ ਜਿਹਦੇ ਤੋਂ ਤੁਸੀਂ ਇਹ connection ਖ਼ਰੀਦਿਆ ਸੀ ਠੀਕ ਹੈ madam ਤੇ ਮੈਂ ਤੁਹਾਡੀ detail ਨੂੰ check ਕਰ ਰਿਹਾਂ ਕੁਛ ਸਮਾਂ ਬਸ ਇਸ ਤਰ੍ਹਾਂ ਹੀ ਬਣੇ ਰਹੋ ਸਾਡੇ ਨਾਲ ਤੁਹਾਡੀ ਸਪੂਰਨ ਸਹਾਇਤਾ ਕੀਤੀ ਜਾਵੇਗੀ ABC Telecom ਦੇ ਵਿੱਚ ਹਰੇਕ ਗ੍ਰਾਹਕ ਦੇ ਜਾਂ ਅਹ account ਸੰਬੰਧੀ ਸਾਰੀ ਜਾਣਕਾਰੀ ਅਸੀਂ ਪੂਰੇ ਤਰੀਕੇ ਨਾਲ, ਸਪੂਰਨ ਤੌਰ ਤੇ check ਕਰਦੇ ਹਾਂ ਅਤੇ check ਕਰਨ ਤੋਂ ਬਾਅਦ ਹੀ ਅਸੀਂ ਅਸੀਂ ਉਸਨੂੰ ਅੱਗੇ forward ਕਰਦੇ ਹਾਂ। ਤੇ madam ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਹਾਡੇ account ਦੇ ਵਿੱਚ ਬਾਰਾਂ ਅਪ੍ਰੈਲ ਨੂੰ ਪੂਰੇ ਚਾਰ ਸੌ ਰੁਪਏ ਸੀ ਤੇ ਚਾਰ ਸੌ ਰੁਪਏ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਤਾਂ caller tune ਲਗਵਾਈ, ਜਿਸ ਦੇ ਤੀਹ ਰੁਪਏ ਤੁਹਾਡੇ account ਦੇ ਵਿੱਚੋਂ ਕੱਟੇ ਗਏ ਉਸ ਤੋਂ ਬਾਅਦ ਤੁਸੀਂ ਇੱਕ international call ਕੀਤੀ ਆਪਣੇ ਭਰਾ ਨੂੰ ਤੇ ਉਸ ਤੋਂ ਬਾਅਦ ਤੁਹਾਡੇ ਪੰਜਾਹ ਰੁਪਏ phone ਵਿੱਚੋਂ ਕੱਟੇ ਗਏ ਤੇ madam ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੇਰਾਂ ਤਰੀਕ ਨੂੰ ਤੁਸੀਂ ਇੱਕ ਹੋਰ international call ਕੀਤੀ, ਜਿਸ ਕਰਕੇ ਤੁਹਾਡੇ ਅੱਸੀ ਰੁਪਏ ਫਿਰ ਤੋਂ ਕੱਟੇ ਗਏ, ਇਸ ਤੋਂ ਬਾਅਦ madam ਤੁਸੀਂ recharge ਕਰਵਾਉਣ, ਜੋ ਤੁਹਾਡਾ net ਦਾ recharge ਸੀ net ਤੁਹਾਡਾ ਖ਼ਤਮ ਹੋ ਗਿਆ ਤੇ ਉਸ ਤੋਂ ਬਾਅਦ ਤੁਸੀਂ net ਜਿਹੜਾ ਸੀ, ਸਾਡਾ ਇੱਕ ਨਵਾਂ option ਜਿਸ ਨੂੰ crif option ਕਹਿੰਦੇ ਨੇ ਤੇ ਇੱਕ balance in advance ਤਾਂ ਤੁਸੀਂ take balance crif ਵਾਲੇ option ਤੇ click ਕਰਕੇ ਤੁਸੀਂ Madam ਸਭ ਤੋਂ ਪਹਿਲਾਂ ਤਾਂ ਤੁਸੀਂ ਅਹ ਸਾਡੇ ਕੋਲੋਂ ਦੋ GB ਦਾ ਉਧਾਰਾ internet ਲਿਆ, ਉਧਾਰਾ internet ਲੈਣ ਤੋਂ ਬਾਅਦ ਤੁਹਾਡੇ account ਦੇ ਵਿੱਚੋਂ ਇੱਕ ਸੌ ਪੰਜਾਹ ਰੁਪਏ ਦੁਬਾਰਾ ਤੋਂ ਕੱਟੇ ਗਏ ਅਤੇ ਫਿਰ ਜਦੋਂ ਤੁਸੀਂ net ਖ਼ਤਮ ਪੂਰਾ ਕਰ ਦਿੱਤਾ, ਉਸ ਤੋਂ ਬਾਅਦ ਤੁਸੀਂ ਫਿਰ ਤੋਂ

Mobile application ਦੇ ਵਿੱਚ click ਕੀਤਾ click ਕਰਨ ਤੋਂ ਬਾਅਦ madam ਤੁਹਾਡੇ account ਦੇ ਵਿੱਚੋਂ ਦੁਬਾਰਾ ਤੋਂ loan ਦੇ ਲਈ apply ਹੋ ਗਿਆ। ਤੇ ਤੇ ਤੁਹਾਨੂੰ company ਵੱਲੋਂ ਦੁਬਾਰਾ ਛੇ GB ਦਾ loan ਦਿੱਤਾ ਗਿਆ ਤੇ ਹੁਣ ਮੈਂ ਤੁਹਾਨੂੰ ਬੜੇ ਹੀ ਅਫਸ਼ੋਸ਼ ਦੇ ਨਾਲ ਇਹ ਜਾਣਕਾਰੀ ਦੇਣਾ ਚਾਹਾਂਗਾ, ਕਿ ਛੇ GB ਦੀ loan ਲੈਣ ਤੋਂ ਬਾਅਦ ਤੁਹਾਡੇ account ਵਿੱਚ ਜਿੰਨਾ balance ਬਚਿਆ ਸੀ ਅੱਸੀ ਰੁਪਏ ਉਹ ਤਾਂ ਕੱਟੇ ਹੀ ਕੱਟੇ ਨੇ ਉਸ ਤੋਂ ਇਲਾਵਾ ਹੁਣ ਤੁਹਾਨੇ Company ਨੂੰ ਤਿੰਨ ਸੌ ਪੰਜਾਹ ਰੁਪਏ ਦੇਣੇ ਹਨ ਤਿੰਨ ਸੌ ਪੰਜਾਹ ਰੁਪਏ ਹੁਣ ਤੁਹਾਡੇ ਕੰਨੀ ਖੜੇ ਨੇ company ਦੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਸੀਂ ਅਹ ਅਠਾਰਾਂ ਅਪ੍ਰੈਲ ਨੂੰ recharge ਕਰਵਾਇਆ ਥਾ ਪੰਜਾਹ ਰੁਪਏ ਦਾ ਤੇ ਪੰਜਾਹ ਰੁਪਏ ਦਾ ਜੋ Recharge ਕਰਨ ਤੋਂ ਬਾਅਦ ਤੁਹਾਡਾ account ਵਿੱਚ ਪੈਸੇ ਆਏ ਸੀ ਉਣੰਜਾ ਰੁਪਏ, ਉਹ ਉਣੰਜਾ ਰੁਪਏ ਕੱਟ ਗਏ ਕਿਉਂਕਿ ਤੁਹਾਡੇ ਕੰਨੀ loan ਖੜਾ ਸੀ ਜੋ ਤੁਸੀਂ internet ਛੇ GB ਲੈਣ ਦੇ ਲਈ ਆਪਣੇ ਹੀ mobile application ਦੇ ਰਾਹੀਂ option ਤੇ click ਕਰਕੇ ਲਿਆ ਸੀ ਤੇ ਤੁਹਾਨੂੰ ਦੱਸਣਾ ਚਾਹਾਂਗਾ ਜਿਸ ਕਰਕੇ ਹੁਣ ਤੁਹਾਨੂੰ ਪੂਰੇ ਤਿੰਨ ਸੌ ਰੁਪਏ company ਨੂੰ ਦੇਣੇ ਹੋਣਗੇ, ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਦੁਬਾਰਾ recharge ਕਰਵਾਉਂਦੇ ਹੋ, ਤਾਂ ਤੁਹਾਨੂੰ ਘੱਟੋ ਘੱਟ ਪੰਜ ਸੌ ਦਾ recharge ਕਰਵਾਉਣਾ ਹੋਵੇਗਾ ਕਿਉਂਕਿ ਪੰਜ ਸੌ ਦੇ ਵਿੱਚੋਂ ਤਿੰਨ ਸੌ ਰੁਪਏ ਤਾਂ ਤੁਹਾਡਾ loan ਦਾ ਹੀ balance ਕੱਟਿਆ ਜਾਵੇਗਾ, ਜੋ loan ਤੁਸੀਂ ਛੇ GB internet data ਇਸਤੇਮਾਲ ਕਰਨ ਦੇ ਲਈ company ਤੋਂ ਉਧਾਰਾ ਲਿਆ ਸੀ ਇਸ ਤੋਂ ਬਾਅਦ ਹੀ ਤੁਹਾਨੂੰ ਦੋ ਸੌ ਰੁਪਏ ਦਾ balance ਮਿਲੇਗਾ ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ processing fees ਲਗਾਈ ਜਾਵੇਗੀ ਜਿਸ ਦੇ ਤਹਿਤ ਤੁਹਾਨੂੰ ਇੱਕ ਸੌ ਨੱਬੇ ਰੁਪਏ ਦਿੱਤੇ ਜਾਣਗੇ ਕਿਉਂਕਿ ਦਸ ਰੁਪਏ ਦੀ processing fees ਵੀ Center ਵੱਲੋਂ ਲਗਾਈ ਜਾਂਦੀ ਹੈ, ਇਹ fees ਦੇਣ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਤੁਹਾਨੂੰ ਪੂਰਾ balance ਜੋ ਹੈ ਉਹ ਅਗਲੀ ਵਾਰ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਤਾਂ ਤੁਸੀਂ ਮੇਰੀ ਸਾਰੀ ਜਾਣਕਾਰੀ ਹੁਣ ਲੈ ਲਈ ਹੈ, ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ madam ਕਿ ਤੁਹਾਨੂੰ ਆਪਣੇ account ਦੇ ਵਿੱਚ ਪੰਜ ਸੌ ਰੁਪਏ recharge ਕਰਵਾਉਣਾ ਹੈ, ਤੇ ਕੀ ਮੈਂ ਜਾਣ ਸਕਦਾ ਹਾਂ ਕਿ ਤੁਸੀਂ ਪੰਜ ਸੌ ਰੁਪਏ ਦਾ recharge ਮੇਰੇ ਦੁਆਰਾ ਕਰਵਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਪੰਜ ਸੌ ਰੁਪਏ ਦਾ recharge ਬਾਅਦ ਵਿੱਚ ਕਰਵਾਓਗੇ? ਹਾਂਜੀ madam ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜੇ ਤੁਸੀਂ ਮੇਰੇ ਵੱਲੋਂ recharge ਕਰਵਾਉਂਦੇ ਹੋ ਤਾਂ ਤੁਹਾਨੂੰ online recharge ਕਰਵਾਉਣਾ ਹੋਵੇਗਾ online ਦਾ ਮਤਲਬ ਇਹ ਹੈ ਕਿ ਮੈਂ ਤੁਹਾਡੇ ਵੱਲੋਂ ਦੱਸੇ ਗਏ Number enter ਕਰਾਂਗੇ ਅਤੇ ਫਿਰ ਤੁਹਾਨੂੰ ਇੱਕ ਛੇ ਅੰਕਾਂ ਦਾ OTP ਜਾਵੇਗਾ, ਛੇ ਅੰਕਾਂ ਦਾ OTP ਤੁਸੀਂ ਮੈਨੂੰ ਦੱਸਣਾ ਹੈ ਇਹ ਮੈਂ enter ਕਰਨ ਤੋਂ ਬਾਅਦ, ਤੁਹਾਡਾ recharge ਕਰ ਦੇਵਾਂਗਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਘਰ ਬੈਠੇ ਬੈਠੇ ਹੀ ਤੁਹਾਡਾ recharge ਹੋ ਜਾਵੇਗਾ ਅਤੇ ਜੇ ਤੁਸੀਂ ਖੁੱਦ recharge ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਡੇ ਹੀ app ਦੇ ਵਿੱਚ ਮੌਜੂਦ option recharge now ਤੇ click ਕਰਕੇ ਉੱਥੇ ਇੱਕ option ਹੈ enter your detail, detail enter ਕਰਨੀਆਂ ਹੋਣਗੀਆਂ, ਜਿਸ ਤੋਂ ਬਾਅਦ madam ਤੁਸੀਂ ਆਪਣੇ account ਦੇ ਵਿੱਚ ਜਿੰਨੇ ਦਾ ਚਾਹੋਂ ਉਨੇ ਦਾ recharge ਕਰਵਾ ਸਕਦੇ ਹੋ ਤੇ ਇਸ ਸੰਬੰਧੀ ਤੁਹਾਨੂੰ notification ਵੀ

Hello ਹਾਂਜੀ ਮਾਨਸੀ ਕੀ ਹਾਲ ਆ,

ਸਭ ਵਧੀਆ ਵਧੀਆ ਤੂੰ ਦੱਸ। ਕਿਉਂ ਬੜੇ ਭੁਲੇਖੇ ਪੈਣ ਲੱਗ ਪਏ ਆ ਆਹੋ ਹੁਣ ਸਾਡੀਆਂ ਯਾਦਾਂ ਹੀ ਭੁੱਲਣੀਆਂ ਆ ਨਵੇਂ ਨਵੇਂ ਨਵੇਂ friend ਬਣ ਗਏ ਦੇ ਆ ਕੋਈ ਨਾ ਪੁੱਤ ਹੁਣ ਏਦਾਂ ਵੀ ਹੋਣ ਲੱਗ ਪਿਆ ਆ,

ਤੇ ਹੋਰ ਕੀ ਏਦਾਂ ਹੀ ਹੁੰਦਾ ਆ ਜਦੋਂ ਹੁਣ ਅਲੱਗ ਅਲੱਗ ਥਾਂ ਤੇ ਜਾ ਕੇ ਜਦੋਂ ਨਵੀਂ ਨਵੀਂਆਂ ਸਹੇਲੀਆਂ ਬਣਦੀਆਂ ਨਾ, ਤਾਂ ਫਿਰ ਪੁਰਾਣੀਆਂ ਸਹੇਲੀਆਂ ਨੂੰ ਭੁੱਲ ਹੀ ਜਾਂਦੇ ਹੁੰਦੇ ਆ,

ਹਾਂ ਭਰਾ ਦਾ ਸੁਣਾ। ਹਮ ਆਪਣੀ cousin ਦਾ ਸੁਣਾ ਠੀਕ ਠਾਕ ਆ ਕੀ ਕਰਦੀ ਪਈ ਆ ਉਹ ਲੜਾਕੀ? ਫਿਰ ਕੀ ਕਰਦੀ ਹੁੰਦੀ ਆਂ ਅੱਜ ਕੱਲ੍ਹ।

ਮੇਰੀ ਗੱਲ ਸੁਣ call ਤੇ ਕਰਨੀ ਨੀ ਹੁੰਦੀ ਵੀ ਦੇਖ message ਹੀ ਕਰ ਦਿਆ ਕਰ ਕਿ ਉਹ ਵੀ ਤੈਨੂੰ ਯਾਦ ਨੀ ਰਿਹਾ ਉਹ ਵੀ ਤੇ ਉਹ ਕਿ ਉਹ ਵੀ ਸਾਨੂੰ ਭੁੱਲ ਗਈ ਹੈ ਕਿ ਆਪਾਂ ਵਾਟਸੈਪ ਤੇ ਵੀ ਰਹਿੰਦੇ ਹਾਂ। ਹਾਂ ਹਾਂ stories ਹੀ ਦੇਖਣੀਆਂ ਹੁੰਦੀਆਂ ਬਸ ਹਨਾ ਕਿਤੇ ਆ ਨੀ ਕਰਨਾ ਹੈਗਾ ਕਿ ਬੰਦੇ ਦਾ ਹਾਲ ਹਾਂ ਠੀਕ ਹੈ, ਆਹ ਗੱਲ ਬਹੁਤ ਵਧੀਆ ਤੇਰੀ ਹਨਾ ਇੰਨਾ ਨੀ ਕਰਦੀ ਹੈਗੀ ਕਿਤੇ ਮੈਂ ਇੱਕ ਵਾਰੀ message ਕਰਕੇ ਹੀ ਪੁੱਛ ਲਵਾਂ ਕਿ ਅਮਨ ਮਰ ਗਈ ਹੈ ਜਾਂ ਜਿ~ ਜ਼ਿੰਦਾ ਆ ਹੈਂ ਇਹ ਏਦਾਂ, ਹਾਂ ਏਦਾਂ ਤਾਂ ਕਰ ਹੋਰ ਕਿੱਦਾਂ ਕਰਨਾ ਹੈ ਤੇ ਹੋਰ ਕੀ ਯਾਰ ਹੁਣ ਤੇ ਤੈਨੂੰ ਪਤਾ ਹੀ ਹੈ ਕਿ ਚੱਲ ਬੰਦਾ ਮੰਨਿਆ ਜਾ ਸਕਦਾ ਕਿ calling ਕਰਨ ਦਾ time ਨਹੀਂ ਲੱਗਦਾ ਚੱਲ ਮੰਨ ਲਿਆ but ਇੰਨਾ ਤਾਂ ਬੰਦਾ ਕਰ ਹੀ ਸਕਦਾ ਇੱਕ message ਤੇ ਬੰਦਾ ਕਰ ਹੀ ਸਕਦਾ ਨਾ ਹਾਂ ਹੋਰ ਦੱਸ ਵਧੀਆ ਤੂੰ ਨਿਆਣਿਆਂ ਵਾਲੀਆਂ ਖੇਡਾਂ ਨਾ ਛੱਡੀ ਬਸ ਤੂੰ ਇਹੀਓ ਕੁਛ ਕਰਦੀ ਰਹੀ ਕਦੇ ਤੂੰ cartoon ਦੇਖ ਲੈਂਦੀ ਹੈ ਹੈਂ ਯੂ ਟਿਊਬ ਤੇ ਤੂੰ cartoon ਦੇਖਦੀ ਆਂ ਉੱਤੋਂ ਤੂੰ games ਖੇਡਦੀ ਹੈ ਯਾਰ ਦੱਸ।

ਰੋਟੀ ਰਾਟੀ ਵੀ ਬਣਾ ਲੈਂਦੀ ਹੈ ਕਿ ਬਸ ਆਹੀ ਕੁਛ ਕਰਦੇ ਰਹਿਣਾ ਆਂ games ਹੀ ਖੇਡਣੀਆਂ ਆਂ ਹਮ ਮੈਂ ਸੋਚਿਆ ਸ਼ਾਇਦ ਹਾਲੇ ਤੀਕਰ ਵੀ ਨੀ ਕਿਤੇ ਰੋਟੀ ਬਣਾਉਣੀ ਆਈ ਹੈਗੀ ਮੈਂ ਕਹਿੰਦੀ ਮੈਂ ਕਿਹਾ ਹੁਣ ਤੇ ਤੈਨੂੰ ਪਤਾ ਹੈ ਇੰਨੇ ਸਾਰੇ apps ਮਤਲਬ ਕਿ ਚੱਲਦੇ ਹੈਗੇ ਆ ਨਾ ਤੇ ਤੂੰ ਕਿਤੇ ਯੂ ਟਿਊਬ ਤੇ ਹੀ ਰੋਟੀ ਬਣਾਉਣਾ ਸਿੱਖ ਲੈ,